ਸਿਪਾਹੀ ਵਜੋਂ ਭਰਤੀ ਹੋ ਗਏ ਸੀਗੇ, ਤੇ ਪੰਜਾਬ ਹਾਂਜੀ ਹਾਂਜੀ ਪੰਜਾਬ regiment ਦੇ ਵਿੱਚ ਤੇ ਇਹਨਾਂ ਦੀ ਜੋ ਮੌਤ ਹੈ ਨਾ ਉਹ

ਉੱਥੇ ਮਤਲਬ ਦੱਸਿਆ ਜਾਂਦਾ ਕਿ ਆਪਣੇ ਸਾਥੀਆਂ ਦੇ ਨਾਲ ਜਿੱਦਾਂ

ਕਹਿੰਦੇ ਨਹਿਰ ਦੇ ਵਿੱਚ ਗਿਰਨ ਗਿਰਨੇ ਦੇ ਬਾਅਦ

ਟੋਆ ਕਹਿ ਸਕਦੇ ਹਾਂ ਖੱਡਾ ਬਹੁਤ ਡੂੰਘਾ ਡੂੰਘੀ ਜਗਾ ਦੇ ਵਿੱਚ ਡਿੱਗ ਗਏ ਸੀ ਤੇ ਇਹਨਾਂ ਦੀ ਮੌਤ ਹੋ ਗਈ ਸੀ।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

ਛੋਟਾ ਜਿਹਾ ਮੰਦਿਰ ਬਣਾਇਆ ਗਿਆ ਜਿੱਥੇ ਕਿ ਸਿੱਕਮ ਦੇ ਤਿੱਬਤ ਵਿਚਕਾਰ ਜਿਹੜੀ ਭਾਰਤੀ ਚੀਨੀ ਸਰਹੱਦ ਹੈ ਉੱਥੇ ਬਣਿਆ ਜਾ, ਤੇ ਇਹਨਾਂ ਨੂੰ ਸੰਤ ਬਾਬਾ ਵਜੋਂ ਵੀ ਜਾਣਿਆ ਜਾਂਦਾ ਸੰਤ ਬਾਬਾ,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

ਜਲਪਾਈਗੁੜੀ ਵਿੱਚ ਰਵਾਨਾ ਹੁੰਦੀ ਹੈ ਤੇ ਆਪਣੇ ਘਰ ਮਤਲਬ ਜਾਂਦੇ ਨੇ ਇਹ, ਮੌਤ ਤੋਂ ਬਾਅਦ ਤੇ ਇਹਨਾਂ ਦੇ ਪਿੰਡ ਕੂਕਾ ਵਿੱਚ ਭੇਜਿਆ ਜਾਂਦਾ ਹੈ ਇਹਨਾਂ ਨੂੰ ਤੇ

ਉੱਥੇ ਇਹਨਾਂ ਦੀ ਟਰੇ~ train ਦੀ reservation proper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

ਤੇ ਜੋ ਕਿ ਮਤਲਬ ਸ਼ਹੀਦੀ ਵਜੋਂ ਕਹਿੰਦੇ ਸ਼ਹੀਦ ਦੇ ਤੌਰ ਤੇ ਯਾਦ

ਤੇ ਕਾਫ਼ੀ ਮਤਲਬ ਇਹਨਾਂ ਦੇ ਪਰਿਵਾਰ ਦੀ ਵੀ ਮਦਦ ਕੀਤੀ ਮਦਦ ਕਰਦੇ ਨੇ, ਹਾਂਜੀ ਹਾਂਜੀ ਤੇ ਇਹਨਾਂ ਦੀ ਜੋ ਇੱਕ ਛੋਟੀ ਜਿਹੀ ਮਤਲਬ ਕਹਿ ਲਓ ਇੱਕ ad film ਕਹਿ ਸਕਦੇ ਹਾਂ ਆਪਾਂ ਭੂਵਨ ਬਾਮ ਤੇ ਦਿਵਿਆ ਦੱਤਾ ਦੁਆਰਾ ਇੱਕ ਲਘੂ film ਵੀ ਇਹਨਾਂ ਦੀ ਕੀਤੀ ਗਈ ਹੈ।

ਹਾਂਜੀ ad film ਜਾਂ ਕਹਿ ਸਕਦੇ ਹਾਂ ਛੋਟੀ ਜਿਹੀ ਹਨਾ, ਇਹਨਾਂ ਦੇ ਉੱਪਰ ਹੀ ਬਣਾਈ ਗਈ ਆ।

ਹਾਂਜੀ ਜੋ ਕਿ ਮਤਲਬ ਇਹ ਜੋਤੀ ਕਪੂਰ ਦਾਸ ਨੇ ਤੇ ਉਹਨਾਂ ਦੀ film ਦੇ

ਅੱਛਾ ਅੱਛਾ।

Plus minus ਦੇ ਨਾਲ ਜਿਹੜਾ ਹਨਾ,

ਜਾ ਕੇ ਮੱਥਾ ਟੇਕ ਕੇ ਆਉਂਦੇ ਨੇ ਗੇ, ਸਰਹੱਦ ਦੇ। ਬਾਅਦ ਸਰਹੱਦ ਦੀ ਰੱਖਿਆ ਕਰ ਰਹੇ ਨੇ ਮੌਤ ਤੋਂ ਅੜਤਾਲੀ ਸਾਲ ਬਾਅਦ ਤੱਕ ਵੀ ਆਪਣੇ

ਮਤਲਬ ਉਹਨਾਂ ਨੇ ਆਪਣੀ ਪੂਰੀ ਜਿਹੜੀ ਡ~ duty ਸੀ ਉਹ ਪੂਰੀ ਨਿਭਾਈ।

ਤੇ ਜਿਹੜੀ ਉਚਾਈ ਮਤਲਬ ਕਿ ਉਹ ਚੌਦਾਂ ਹਜ਼ਾਰ ਫੁੱਟ ਦੀ ਉਚਾਈ ਤੇ ਮੰਦਰ ਬਣਿਆ ਤੇ ਹਰ ਇੱਕ

ਤੇ ਗੰਗਟੋਕ ਦੀ ਜਲੇਪੇ ਦਰਾਂ ਤੇ ਮਤਲਬ ਕਿ ਇਹਨਾਂ ਦਾ ਹੈ ਵੀ ਇੰਨੀ ਉਚਾਈ ਹੈ ਉੱਥੇ , ਤੇ ਉੱਥੇ ਕਈ ਲੋਕ ਵੀ ਆਪਣੀ ਸਰਧਾ ਨੂੰ ਲੈ ਕੇ ਉੱਥੇ ਮੱਥਾ ਟੇਕਣ

ਤੇ ਉਹਨਾਂ ਨੂੰ ਮਤਲਬ ਮੰਨਣਾ ਹੈ ਕਿ ਉਹਨੂੰ ਬਾਬਾ ਮੰਨਦੇ ਆ ਤੇ ਇੱਕ hero ਦੀ ਤਰ੍ਹਾਂ ਜਾਣਿਆ ਜਾਂਦਾ ਉਹਨਾਂ ਨੂੰ ਤੇ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

ਤੇ ਇਹਨਾਂ ਦਾ ਕਹਿੰਦੇ ਜਦੋਂ ਇਹ ਡਿੱਗੇ ਵੀ ਸੀਗੇ ਇੰਨੀ ਉਚਾਈ ਤੋਂ ਡਿੱਗਣ ਕਰਕੇ ਇਹਨਾਂ ਦਾ ਸਰੀਰ ਨੀ ਸੀ ਮਿਲਿਆ।

ਤੇ ਇਹ ਵੀ ਦੇਖੋ ਕਿੰਨੀ ਮਤਲਬ ਹੈਰਾਨੀ ਦੀ ਗੱਲ ਹੈ ਕਿ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

ਤੇਈਵੀਂ ਪੰਜਾਬ

Sixty six 'ਚ ਸੈਨਾ ਵ~ ਸੈਨਾ ਵ~ ਤੇ ਔਰ ਇਹ ਮਤਲਬ ਜਵਾਨ ਫ਼ੌਜ਼ੀ ਵਾਂਗੂ ਇੱਕ hero ਵਾਂਗੂ ਇਹਨਾਂ ਜਾਣ~

ਹਾਂ ਤੇ ਚਾਰ ਅਕਤੂਬਰ ਉੱਨੀ ਸੌ ਅਠਾਹਠ ਦੇ ਵਿੱਚ ਜਦੋਂ ਕਾਫ਼ਲੇ ਦੇ ਨਾਲ ਜਾ ਰਹੇ ਸੀਗੇ ਤੇ ਡਿੱਗ ਗਏ ਸੀਗੇ।

ਤੇ ਉਹੀ ਹੈ ਕਿ ਇਹ duty ਖੁੱਦ proper ਇਹਨਾਂ ਦਾ ਇੱਕ camp ਬਣਿਆ, ਉੱਥੇ duty ਕਰਦੇ ਉਹ ਇਹਨਾਂ ਦਾ ਇੱਕ camp ਹੋਇਆ proper cabin ਬਣਿਆ ਜਿੱਥੇ ਇਹ ਰਹਿੰਦੇ ਨੇ, ਜਿਵੇਂ ਉਹਨਾਂ ਦੀ ਅਲੱਗ ਕੁਰਸੀ ਵੀ ਬਣਾਈ

ਹਾਂਜੀ ਜਿੱਥੋਂ ਕੋਈ ਮਤਲਬ meeting ਹੁੰਦੀ ਹੈ ਤੇ ਇਹਨਾਂ ਦੀ ਕੁਰਸੀ ਲਗਾਈ ਜਾਂਦੀ ਹੈ ਕਿ ਮੌਜੂ~

ਇੱਥੇ ਦੇਖੋ ਲੋਕਾਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਤੇ ਇੱਕ ਬਹੁਤ ਮਤਲਬ ਸਿੱਖਣ ਵਾਲੀ ਚੀਜ਼ ਹੈ ਕਿ ਉਹ ਇੰਨੇ ਵਧੀਆ ਤਰੀਕੇ ਦੇ ਨਾਲ ਆਪਣੇ ਦੇਸ ਦੀ ਰੱਖਿਆ,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

ਪੰਜਾਬ ਦੇ ਵਿੱਚ ਵੀ ਮਤਲਬ ਕਿ ਜੇ ਦੇਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਪੰਜਾਬ ਪੰਜਾਬੀਆਂ ਦੀ ਕੁਰਬਾਨੀਆਂ ਨੇ ਆਪਣੀ ਦੇਸ ਦੀ ਆਜ਼ਾਦੀ ਦੇ Border ਦੇ ਉੱਪਰ ਵੀ ਹਨਾ ਸਭ ਤੋਂ ਜ਼ਿਆਦਾ ਆਪਣੇ ਪੰਜਾਬੀਆਂ ਦਾ ਹੀ ਨਾਂ ਤਾਂ ਸਭ ਤੋਂ ਹੀ ਅੱਗੇ ਆਉਂਦੀ ਹੈ, ਤੇ

ਅਹ ਛੱਬੀ ਜਨਵਰੀ sixty ਅਹ ninety sixty nine ਜਿਹੜਾ ਮਹਾਂਵੀਰ ਚੱਕਰ ਵੀ ਹਾਂਜੀ ਮੌਤ ਤੋਂ ਬਾਅਦ ਇਹਨਾਂ ਨੂੰ ਮਹਾਂਵੀਰ ਚੱਕਰ ਵੀ

ਕਹਿ ਲਓ ਮੌਤ ਤੋਂ ਬਾਅਦ ਵੀ ਇੱਕ ਬੰਦਾ ਆਪਣੀ duty ਤੇ proper ਤੈਨਾਤ ਹੈ,

ਜਿਹੜਾ ਇਹਨਾਂ ਦੇ ਨਾਲ ਬ~ ਸੈਨਾ ਜਿਹੜੇ ਹੋਰ ਵੀ ਸੀਗੇ,

ਕਾਫ਼ੀ ਜਿਹੜੇ ਸਾਰੇ ਮੱਥਾ ਟੇਕਣ ਜਾਂਦੇ ਹੁੰਦੇ, ਆ ਟੇਕਣ ਜਾਂਦੇ ਪੂਰਾ proper ਉਹ, ਉਹ ਕਿਉਂਕਿ ਉਹਨਾਂ ਨੂੰ ਸੀ ਕਿ ਇੱਕ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 ਕੋਈ ਵੀ ਹਲਚਲ ਹੁੰਦੀ ਸੀ ਤਾਂ ਇਹ ਖ਼ਬਰ ਦਿੰਦੇ ਸੀ ਹਨਾ, ਅਹ ਸਾਰੇ ਸੁੱਤੇ ਵੀ ਹੁੰਦੇ ਸੀ ਨਾ, ਪੂਰੇ time ਤੇ ਉਹਨਾਂ ਨੂੰ alert ਕਰ ਦਿੰਦੇ ਹੁੰਦੇ ਸੀ ਕਿ ਤੁਹਾਡੀ duty ਦਾ time ਇਹ ਇੱਕਦਮ ਸੱਚੀ ਗੱਲ ਹੈ ਉਹਨਾਂ ਨੂੰ ਜਗ੍ਹਾਇਆ ਜਾਂਦਾ ਸੀ proper ਤਰੀਕੇ ਨਾਲ। ਤੁਹਾਡਾ time ਹੋ ਗਿਆ ਤੇ ਖੁੱਦ ਵੀ ਕਿਉਂਕਿ ਨਾ ਸੌਂ ਕੇ ਵੀ ਇਹਨਾਂ ਨੇ ਕਾਫ਼ੀ time ਜਾਗ ਕੇ ਉਹ ਰੱਖਣਾ ਧਿਆਨ ਰੱਖਣਾ ਅਗਰ ਚਲੋ ਕ~

ਹਾਂਜੀ ਹਾਂਜੀ। ਮਤਲਬ ਕਿ ਕਹਿ ਕਿ ਅਹ ਉਹ ਮੰਦਿਰ ਜਿੱਦਾਂ ਕਿ ਉਹ ਬਹੁਤ ਘੱਟ time ਦੇ ਲਈ ਫ਼ੌਜ਼ ਦੇ ਵਿੱਚ ਰਹੇ ਸੀ ਤਾਂ ਛੋਲਾਂ ਸੌ ਅਹ ਪੈਂਹਠ ਤੋਂ ਕਹਿ ਲਓ ਤਿੰਨ ਸਾਲ ਦੇ ਲਈ ਤੱਕ ਉਹਨਾਂ ਨੇ join ਕੀਤਾ ਤਿੰਨ ਸਾਲ ਬਾਅਦ ਉਹਨਾਂ ਦੀ ਮੌਤ ਹੋ ਗਈ ਹਨਾ,

ਸੇਵਾ ਕਰਨ ਤੇ ਉਹ ਉਹ ਨਾ ਭਗਵਾਨ ਨੇ ਸੁਣੀ ਤੇ ਉਹ ਵਧੀਆ ਦੇਖੋ ਮੌਤ ਤੋਂ ਬਾਅਦ ਵੀ Retirement ਵੀ ਉਦੋਂ ਹੀ ਹੋਏ ਅੜਤਾਲੀ ਸਾਲ ਬਾਅਦ ਜਦੋਂ ਇਹਨਾਂ ਦੀ job ਤੋਂ ਉਹਨਾਂ ਨੇ ਸੇਵਾ ਕੀਤੀ ਹੈ, ਉਸ ਤੋਂ ਬਾਅਦ ਉਹਨਾਂ ਦਾ retirement ਵੀ ਉਸ ਤੋਂ ਬਾਅਦ ਹੀ ਹੋਈ ਹੈ ਜਦੋਂ ਪੂਰਾ time ਖ਼ਤਮ ਹੋਇਆ ਹਨਾ।

ਉਹੀ ਮਤਲਬ ਚਲੋ ਕਿੰਨਾ,

ਬਿਲਕੁਲ duty ਤੋਂ ਇਹ ਨੀ ਹੈ ਕਿ ਹਮ ਪਿੱਛੇ ਨੀ ਹਟੇ ਹਰ time ਪਹਿਲਾਂ ਵੀ ਕਰਦੇ ਰਹੇ duty ਬਾਅਦ ਵੀ ਉਹਨਾਂ ਨੇ proper ਆਪਣਾ hundred percent ਦਿੱਤਾ ਕਿ ਅਗਰ ਮੈਂ, ਸਰੀਰ ਵੀ ਨੀ ਹੈ ਮੇਰੀ ਆਤਮਾ ਤਾਂ ਹੈ ਆਪਣੇ ਆਤਮਾ ਦੇ ਨਾਲ ਹੀ ਉਹਨਾਂ ਨੇ ਆਪਣੇ ਪੂਰਾ, ਤੇ ਉਹਨਾਂ ਦੀ ਯਾਦਗਾਰ ਵੀ ਉਹਨਾਂ ਦੇ ਪਿੰਡ ਵਿੱਚ ਇੱਕ ਸ਼ਹੀਦ ਵਜੋਂ ਉਹਨਾਂ ਦੀ ਯਾਦਗਾਰ ਬਣਾਈ ਗਈ ਹੈ ਉੱਥੇ proper ਹਾਂਜੀ ਫਿਰ ਮੰਦਿਰ ਬਣਦਾ ਉਹ ਕਿੰਨੀ ਵੱਡੀ ਗੱਲ ਹੈ ਮਤਲਬ ਉਮਰ ਮੰਦਰ ਬਣੇਗਾ, ਸਾਰੀ ਉਮ~ ਸਾਰੀਆਂ ਆਉਣ ਵਾਲੀਆਂ generation ਉਹ ਮੰਦਿਰ ਨੂੰ ਮੱਥਾ ਟੇਕਦੀਆਂ ਨੇ ਇੱਕ ਭਗਵਾਨ ਦੇ

ਉਹੀ ਗੱਲ ਹੈ ਇੱਕ ਭਗਵਾਨ ਵਾਂਗੂ ਪੂਜਣਾ ਕਿਸੇ ਨੂੰ ਮੰਨਣਾ ਹਨਾ,

ਬਿਲਕੁਲ ਬਹੁਤ ਮੈਨੂੰ ਖੁੱਦ ਮਤਲਬ ਵਿਸਵਾਸ਼ ਜਿਹਾ ਨੀ ਹੋ ਰਿਹਾ ਵੀ ਏਦਾਂ ਕਿੱਦਾਂ ਇਹ ਹੋ ਸਕਦਾ ਹਨਾ,

ਪਰ ਇਹ ਕਈਆਂ ਨੇ ਉਹਨਾਂ ਦੇ ਜੋ ਦੋਸਤ ਨੇ ਜੋ ਉਹਨਾਂ ਦੇ ਨਾਲ ਦੇ ਕੰਮ ਕਰਦੇ ਉੱਥੇ ਉਹਨਾਂ ਨੇ ਵੀ ਇਹ ਕਈ ਸਟੋਰੀਆਂ ਲਿਖੀਆਂ ਹੋਈਆਂ, ਦੱਸੀਆਂ ਹੋਈਆਂ ਜਾਂ ਕਹਿ ਪਾਈਆਂ ਹੋਈਆਂ ਵੀ ਨੇ ਜੋ ਆਪਾਂ ਹੋਰ,

ਚਲੋ ਅਗਰ ਹੋਈ ਪੜ੍ਹਨ ਨੂੰ ਮਿਲੀ ਨਾ ਤਾਂ ਮੈਂ ਤੈਨੂੰ ਦੱਸੂ

Okay ਜੀ ਨਾਂ ਮੇਰਾ ਸੋਨੂੰ ਆ ਮੈਂ ਲੋਹੇ ਵਾਲੀਆਂ ਅਲਮਾਰੀਆਂ ਬਣਾਉਨਾ। ਅਸੀਂ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਚਾਦਰ ਲਿਆਉਣੀ ਹੁੰਦੀ ਹੈ ਲੋਹੇ ਦੀ ਸਾਨੂੰ ਅੱਠ ਬਾਈ ਚਾਰ ਦੀ ਚਾਦਰ ਮਿਲਦੀ ਹੈ।

ਤੇ ਕਿੱਲੋ ਦੇ ਹਿਸਾਬ ਨਾਲ ਚਾਦਰ ਲੋਹੇ ਦੀਆਂ ਅਲਮਾਰੀਆਂ ਬਣਾਉਂਦੇ ਹਾਂ ਲੋਹੇ ਦੀਆਂ ਅਲਮਾਰੀਆਂ ਬਣਾਉਂਦੇ ਹਾਂ ਤੇ ਉਹਨੂੰ ਲਿਆਈਦੀ ਹੈ ਪਹਿਲਾਂ ਚਾਦਰ ਲਿਆਈਦੀ ਹੈ ਸਾਡੀ ਚਾਦਰ ਆਉਂਦੀ ਹੈ ਤੇ ਚਾਦਰ ਲਿਆ ਕੇ ਅਸੀਂ ਉਹਦੀ cutting ਕੁਟਿੰਗ ਕਰਨੀ ਹੁੰਦੀ ਹੈ ਪਰੈਸ ਪਰੈਸ ਦੇ ਵਿੱਚ ਅਸੀਂ ਮਾਲ ਪਾਉਣਾ ਹੁੰਦਾ ਜਾਂ ਫਿਰ ਮੋੜਨ ਵਾਸਤੇ ਪਰੈਸ ਮੋੜਦੇ ਹਾਂ ਮਾਲ ਮੋੜ ਮਾੜ ਕੇ ਮੋੜ ਕੇ ਤੇ ਉਹਦੇ ਲਾਉਣੇ ਹੁੰਦੇ ਆ ਕੱਟ ਵੱਢ ਕੇ ਜਿੱਦਾਂ ਦੀ ਰੱਖਣੀ ਹੈ ਸੱਤ ਬਾਏ ਛੇ ਦੀ ਅਲਮਾਰੀ ਉਹਦੀ height ਕਰਕੇ complete ਕਰਕੇ ਵੱਢ ਠੋਕ ਕੇ ਉਹਨੂੰ ਚਾਦਰ ਨੂੰ ਜੇ ਸਾਡੇ ਕੋਲ ਗਾਹਕ ਮੰਗਦਾ ਸਾਨੂੰ ਸੱਤਰ ਕਿੱਲੋ ਦੀ ਅਲਮਾਰੀ ਦੇ ਦਓ ਬਣਾ ਕੇ complete ਬਣਾ ਕੇ ਅਸੀਂ ਸੱਤਰ ਤੇ ਬਹੱਤਰ ਦੇ ਵਿੱਚ ਵਿੱਚ ਗਾਹਕ ਨੂੰ ਅਲਮਾਰੀ ਬਣਾ ਕੇ ਦੇਣੀ ਹੁੰਦੀ ਹੈ।

ਛੇ ਨੰਬਰ ਵਰਤਦੇ ਹਾਂ ਜੋੜੀ ਤੇ ਅਸੀਂ ਤੇ ਵੈਲਡਿੰਗ ਹੁੰਦੀ ਹੈ ਅਸੀਂ ਉਹ ਕਰਦੇ ਹਾਂ, ਉਹਦੇ ਸਫ਼ਾਈ ਜ਼ਿਆਦਾ ਆਉਂਦੀ ਹੈ। ਸਫ਼ਾਈ ਸਫ਼ੂਈ ਕਰਦੇ ਹਾਂ ਵਧੀਆ ਤਰੀਕੇ ਨਾਲ ਬਣਾ ਬਣੂ ਕੇ ਫਿਰ ਉਹਨੂੰ ਮਾਰਨਾ ਅਸੀਂ ਗਰੈਂਡਰ ਗਰੈਂਡਰ ਮਾਰ ਕੇ ਉਹ ਅਲਮਾਰੀ ਅਸੀਂ ਤੋਲਣੀ ਹੁੰਦੀ ਹੈ ਬਾਅਦ ਪੇਂਟ ਮਾਰਨ ਤੋਂ ਪਹਿਲਾਂ ਵੀ ਕਿੰਨੇ ਕਿੱਲੋ ਆ ਜਿੱਦਾਂ ਜੇ ਸੱਤਰ ਕਿੱਲੋ ਦੀ ਅਸੀਂ ਗਾਹਕ ਨਾਲ ਅਲਮਾਰੀ ਕੀਤੀ ਹੈ ਸੱਤਰ ਕਿੱਲੋ ਦੀ ਗਾਹਕ ਨਾਲ ਅਲਮਾਰੀ ਕਰ ਲਈ ਜੇ ਉਹਦਾ weight ਹੋਣਾ ਅਠਾਹਟ ਕਿੱਲੋ ਅਠਾਹਟ ਕਿੱਲੋ weight ਹੋਣਾ ਤੇ ਦੋ ਤਿੰਨ ਕਿੱਲੋ ਉਹ, ਉਹ ਤੇ ਪੱਤੀ ਚੜਨੀ ਹੈ। ਪੱਤੀ ਚਾੜ ਕੇ ਤੇ ਫਿਰ ਅਸੀਂ ਉਹਦੀ ਕਰ ਦੇਣੀ ਹੈ। ਪੁੱਟੀ ਚਾੜ੍ਹ ਕੇ ਕਰ ਦਿੱਤੀ ਕਰਕੇ ਵਧੀਆ ਤਰੀਕੇ ਨਾਲ ਫਿਰ ਉਹ ਤੇ ਦੋ ਲੀਟਰ ਰੰਗ ਸਾਨੂੰ ਤਾਂ ਲੱਗਦਾ ਦੋ ਲੀਟਰ ਰੰਗ ਬਾਹਰ ਲੱਗਣਾ। ਬਾਹਰ ਲੱਗ ਕੇ ਤੇ ਚਾਰ ਲੀਟਰ ਰੰਗ ਤੇ ਤਿੰਨ ਲੀਟਰ ਕਿੱਲੋ ਉਹ ਭਾਰ ਵੱਧ ਗਿਆ ਤੇ ਕਿੱਲੋ ਪੱਤੀ ਦਾ ਦੋ ਕਿੱਲੋ lock ਦੇ ਕਿੱਲੋ ਜਾਂਦੀ ਹੈ ਤੇ ਤਿੰਨ ਕਿੱਲੋ ਭਾਰ ਜਿਹੜਾ ਮਤਲਬ ਪੰਜ ਚਾਰ ਕਿੱਲੋ ਭਾਰ ਹੋਰ ਵੱਧ ਜਾਂਦਾ ਚਾਰ ਕਿੱਲੋ ਭਾਰ ਵੱਧ ਗਿਆ ਫਿਰ ਅਸੀਂ ਉਹ ਤੇ handle ਟਿੱਕੀਆਂ lock ਲਾਕ ਪਾ ਕੇ ਸੱਤਰ ਪਜੱਰ ਕਿੱਲੋ ਦੀ ਅਲਮਾਰੀ ਗਾਹਕ ਨੂੰ ਅਸੀਂ complete ਕਰ ਦਿੰਦੇ ਹਾਂ ਫਿਰ ਅਸੀਂ ਇੱਕ ਦੋ ਤਿੰਨ ਜਿੰਨੇ ਸਾਨੂੰ order ਮਿਲਦੇ ਹੈ, ਜੇ ਕਿਸੇ ਨੂੰ ਦੋ ਅਲਮਾਰੀਆਂ ਭੇਜੀਆਂ ਉਹਨੇ ਸਾਨੂੰ ਦਸਾਂ ਦਾ order ਹੋਰ ਦੇ ਦੇਣਾ। ਜੇ ਅਸੀਂ ਦਸ ਬਣਾ ਕੇ ਕੀਤੀਆਂ ਉਹਨਾਂ ਨੇ ਸਾਨੂੰ ਥੋੜ੍ਹਾ ਉਹਦਾ ਪੇਪਰ ਦੇ ਦੇਣਾ ਬਹੁਤ ਸਾਨੂੰ ਮਤਲਬ ਵੀ order ਦੇਣਾ ਦਸਾਂ ਦੀ payment ਕਰਕੇ ਫਿਰ ਸਾਨੂੰ ਉਹਨਾਂ ਨੇ ਵੀਹਾਂ ਦਾ order ਹੋਰ ਦੇ ਦੇਣਾ ਫਿਰ ਅਸੀਂ ਦਸਾਂ ਦੀ ਪੇਅਮੈਂਟਾਂ advance ਲੈ ਲੈਂਦੇ ਹਾਂ ਵੀਹਾਂ ਦਾ order ਦਿੱਤਾ ਜੇ ਸਾਨੂੰ ਪੰਜਾ ਦਾ order ਦਿੰਦੇ ਆ ਤੇ ਅਸੀਂ ਦੋ ਨਾਲ ਦੋ ਅਲਮਾਰੀਆਂ ਦੇ ਪਹਿਲਾਂ advance payment ਲੈਣੀ ਹੁੰਦੀ ਹੈ ਤੇ ਜੇ ਦਸਾਂ ਅਲਮਾਰੀਆਂ ਦਾ ਸਾਨੂੰ ਮੁੱਲ ਆਇਆ ਹੋਇਆ ਪੰਜਾਂ ਦੇ ਮਤਲਬ payment ਲੈਣੀ ਹੁੰਦੀ ਹੈ

ਇਸ ਚੱਕਰ ਦੇ ਵਿੱਚ ਨਾ ਫਿਰ ਮਾਲ ਹੋਰ ਵੀ ਵਧਾਈਦਾ ਮੋੜੀ ਦਾ ਸਾਰੇ ਕੰਮ ਕਰੀਦੇ ਆ ਵਧੀਆ ਫਿਰ ਰੰਗ ਰੁੰਗ ਮਾਰ ਕੇ ਅਗਲੇ ਨੂੰ ਵਧੀਆ ਤਰੀਕੇ ਨਾਲ ਦਈਦਾ ਕੰਮ ਤੇ ਸਾਨੂੰ order ਮਿਲ ਜਾਂਦੇ ਹੈ order ਆਉਂਦੇ ਹੈ ਸ੍ਰੀ ਨਗਰ ਤੋਂ order ਆਉਂਦੇ ਹੈ,

ਮਿਲੀ ਜਾਂਦੇ ਆ ਸਾਨੂੰ ਤੇ ਬੰਦੇ ਰੱਖੇ ਹੈ ਅਠਾਰਾਂ ਉੱਨੀ ਜਿਹੜੇ ਕੰਮ ਕਰਨ ਵਾਲੇ ਹੈ। ਕੋਈ ਜੋੜੀ ਬਣਾਉਂਦਾ ਉਹਨੇ ਜੋੜੀ ਬਣਾਉਣੀ ਹੈ ਜੇ ਕੋਈ ਲਾਕਰ ਬਣਾਉਂਦਾ ਉਹਨੇ ਲਾਕਰ ਹੀ ਬਣਾਉਣਾ ਵਾਂ ਜੇ ਕੋਈ ਬਣਾਉਂਦਾ ਉਹਨੇ ਹੀ ਬਣਾਉਣੀਆਂ। ਜੇ ਕੋਈ ਵੈਲਡਿੰਗ ਦਾ ਕਰਦਾ ਉਹਨੇ ਵੈਲਡਿੰਗ ਹੀ ਕਰਨੀ ਹੈ company ਹੈ ਤੋ ਬੰਦੇ ਅਠਾਰਾਂ ਉੱਨੀ ਸਾਡਾ ਸਾਥ ਦਿੰਦੇ ਹੈ। ਕਿਸੇ ਦੀ ਤਨਖਾਹ ਦਸ ਹਜ਼ਾਰ ਆ, ਕਿਸੇ ਦੀ ਤਨਖਾਹ ਪੰਜ ਹਜ਼ਾਰ ਆ, ਕਿਸੇ ਦੀ ਤਨਖਾਹ ਵੀਹ ਹਜ਼ਾਰ ਵੀਹ ਪੱਚੀ ਹਜ਼ਾਰ ਗੇੜ ਦੇ ਸਾਡੇ ਕੋਲ ਬੰਦੇ ਕੰਮ ਕਰਦੇ ਹੈ ਛੋਲਾਂ ਸਤਾਰਾਂ ਬੰਦੇ ਅਠਾਰਾਂ ਹਰ ਸਨੀਵਾਰ ਦੇ ਸਨੀਵਾਰ ਉਹਨਾਂ ਦਾ ਹਿਸਾਬ ਕਰੀਦਾ ਵਾ ਤੇ ਪੈਸੇ ਨਕਦ ਦੇ ਦੇਈਦੇ ਹੈ ਤੇ ਜਿਹੜਾ ਸਾਨੂੰ ਖ਼ਰਾਬ ਕਰਦਾ ਵਾ ਉਹਨੂੰ ਸਿੱਧਾ ਹੀ ਕਹਿ ਦੇਈਦਾ ਭਾਈ ਹੱਥ ਜੋੜ ਕੇ ਬੇਨਤੀ ਹੈ,

ਬੰਦਾ ਸਾਨੂੰ ਕੋਈ ਖ਼ਰਾਬ ਨੀ ਕਰਦਾ ਅਸੀਂ ਮਜ਼ਦੂਰਾਂ ਨੂੰ ਆਪਣੇ ਭਰਾਵਾਂ ਤੌਰ ਤੇ ਮੰਨਦੇ ਹਾਂ ਤੇ ਮਜ਼ਦੂਰ ਸਾਨੂੰ ਮਾਲਕ ਤੌਰ ਤੇ ਨੀ ਸਾਨੂੰ ਆਪਣੇ ਭਰਾਵਾਂ ਤੌਰ ਤੇ ਮੰਨਦੇ ਆ। ਇੱਕ ਦੂਜੇ ਨਾਲ ਮਤਲਬ ਗੁੱਸਾ ਨਰਾਜ਼ਗੀ ਸਾਨੂੰ ਲੋੜ ਹੁੰਦੀ ਅਗਲੇ ਰਾਤ ਲਾ ਦਿੰਦੇ ਹੈ ਕਿਸੇ ਵੇਲੇ ਉਹਨਾਂ ਨੂੰ ਲੋੜ ਪੈਂਦੀ ਹੈ ਕੋਈ ਪੈਸੇ ਦੀ ਕੋਈ ਧੇਲੇ ਦੀ ਕੋਈ ਗੱਡੀ ਦੀ ਕੋਈ ਮੋਟਰ ਸਾਈਕਲ ਦੀ, ਜੇ ਕਿਸੇ ਨੇ ਕਿਸਤ ਤਾਰਨੀ ਹੋਏ ਕਿਸੇ ਨੇ ਕਮੇਟੀ ਉਹ advance ਵੀ ਮੰਗਦੇ ਹੈ ਅਸੀਂ advance ਦੇ ਦਿਨੇ ਹਾਂ advance ਪੈਸੇ ਦੇ ਦੇਈਦੇ ਹੈ ਬੇਚਾਰੇ ਚੰਗੇ ਹੈ, ਜੇ ਅਗਲੇ ਵੀਹ ਹਜ਼ਾਰ ਰੁਪਇਆ ਲੈ ਵੀ ਲੈਂਦੇ ਹੈ ਤੇ ਮਹੀਨੇ ਦੇ ਵਿੱਚ ਤਿੰਨ ਹਜ਼ਾਰ ਰੁਪਇਆ ਚਾਰ ਹਜ਼ਾਰ ਰੁਪਇਆ ਆਪੇ ਕਟਾ ਕੇ ਤੇ ਆਪਣਾ ਫਿਰ ਜਦੋਂ ਮੁੱਕ ਜਾਂਦੇ ਉਹਨਾਂ ਦੇ ਪੈਸੇ ਫਿਰ ਸਾਡੇ ਲੈਂਦੇ ਹੈ ਆਈ ਚਲਾਈ ਚੱਲੀ ਜਾਂਦੀ ਹੈ। ਕਾਰੋਬਾਰ ਬਥੇਰਾ ਵਾ order ਮਿਲਦੇ ਬੰਦਿਆਂ ਦੇ ਸਿਰ ਤੇ ਸਾਨੂੰ ਰੋਟੀ ਖਾਂਦੇ ਹਾਂ ਅਸੀਂ ਬੰਦਿਆਂ ਦੇ ਸਿਰ ਤੇ ਖਾਂਦੇ ਹਾਂ ਬੰਦੇ ਸਾਨੂੰ ਕਮਾ ਕੇ ਦਿੰਦੇ ਹੈ, ਅਸੀਂ ਉਹਨਾਂ ਨੂੰ ਆਪਣੇ ਭਰਾਵਾਂ ਤੌਰ ਤੇ ਵਧੀਆ ਮੰਨਦੇ ਹਾਂ ਸਾਡਾ ਸਾਥ ਦਿੰਦੇ ਹੈ, ਜਦੋਂ ਸਾਨੂੰ ਕਿਤੇ ਦੋ ਹਜ਼ਾਰ ਹਜ਼ਾਰ ਪੰਦਰਾਂ ਸੌ ਅਲਮਾਰੀ ਦਾ order ਮਿਲ ਜਾਂਦਾ, ਉਹ ਸਾਡੇ ਨਾਲ ਰਾਤ ਤੱਕ ਮਰਦੇ ਹੈ, ਰਾਤ ਤੱਕ ਵਧੀਆ ਕੰਮ ਕਰਦੇ ਹੈ ਰਾਤੋ ਰਾਤ ਬੇਚਾਰੇ ਰਾਤ ਲੱਗੇ ਰਹਿੰਦੇ ਹੈ ਰਾਤ ਦਿਨ ਫਿਰ ਉਹਨਾਂ ਨੂੰ ਰੋਟੀ ਪਾਣੀ ਵੀ ਬਣਾ ਕੇ ਦੇ ਦੇਈਦਾ। ਘਰੋਂ ਸਾਡੇ ਰੋਟੀ ਪਾਣੀ ਜਾਂਦਾ ਚਾਹ ਉੱਥੇ factory 'ਚ ਬਣਾ ਲੈਂਦੇ ਹੈ ਖੰਡ, ਪੱਤੀ, ਦੁੱਧ ਲਿਆ ਦੇਈਦਾ ਉਹਨਾਂ ਨੂੰ ਦੁੱਧ ਪਾਣੀ ਲਿਆ ਕੇ ਅਗਲੇ ਰੋਟੀ ਪਾਣੀ ਬਣਾ ਲੈਂਦੇ ਹੈ ਚਾਹ ਪਾਣੀ ਤੇ ਜਾਂ ਰੋਟੀ ਪਾਣੀ ਉਹ ਕਿਸੇ ਵੇਲੇ ਉਹਨਾਂ ਨੂੰ ਸਿਲੈਂਡਰ ਦਿੱਤਾ ਗੈਸ ਚੁੱਲਾ ਸਿਲੈਂਡਰ ਭਾਂਡੇ-ਭੂੰਡੇ, ਕੂਕਰ-ਕਾਕਰ ਸੌਦਾ ਪੱਤਾ ਅਸੀਂ ਲਿਆ ਦਿੰਦੇ ਹਾਂ ਉਹਨਾਂ ਨੂੰ। ਜਿੱਦਾਂ ਹਰੇ ਮਟਰ ਲਿਆ ਦਿੱਤੇ ਦੋ ਤਿੰਨ ਕਿੱਲੋ ਆਲੂ ਲਿਆ ਦਿੱਤੇ ਗੋਭੀ ਲਿਆ ਦਿੱਤੀ ਆਟਾ ਚੌਲ ਲਿਆ ਤੇ ਬੇਚਾਰੇ ਰੋਟੀ ਪਾਣੀ, ਇੱਕ ਬੰਦਾ ਰੋਟੀ ਪਾਣੀ ਬਣਾ ਲੈਂਦਾ ਬਾਕੀ, ਬੰਦੇ ਕੰਮ ਕਰਦੇ ਰਹਿੰਦੇ ਹੈ ਰੋਟੀ ਪਾਣੀ ਬਣਾ ਕੇ ਜਦੋਂ ਦਸ ਕੁ ਵਜੇ ਦਾ ਰੋਟੀ ਦਾ time ਹੁੰਦਾ ਕਿਸੇ ਵੇਲੇ ਅਸੀਂ ਵੀ ਬਹਿ ਕੇ ਉਹਨਾਂ ਨਾਲ ਹੀ ਖਾ ਲਈਦੀ ਹੈ ਕਿ ਆਪਣੇ ਆਪ ਨੂੰ ਉਹ ਸਮਝਣ ਨਾ ਮਤਲਬ ਇਹ ਹੈ ਸਮਝਣ ਨਾ, ਵੀ ਆਪਣੇ ਆਪ ਨੂੰ ਇਹ ਨਾ ਕਹਿਣ ਵੀ ਵਾਕਈ ਅਸੀਂ ਮਜ਼ਦੂਰ ਹਾਂ। ਅਸੀਂ ਕਿਹਾ ਵੀ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਜਿੱਦਾਂ ਦੇ ਤੁਸੀਂ ਮਜ਼ਦੂਰ ਹੋ ਅਸੀਂ ਵੀ ਮਜ਼ਦੂਰ ਹੀ ਹਾਂ ਅਸੀਂ ਚਾਵਾਂਗੇ ਵੀ ਸਾਡੇ ਨਾਲ ਉਹ ਭਰਾਵਾਂ ਤੌਰ ਤੇ ਮਤਲਬ ਵਧੀਆ ਕੰਮ ਕਰਦੇ, ਬੜਾ ਬਾਕੀ ਰੱਬ ਦਾ ਸ਼ੁਕਰ ਆ। Order ਤੇ order ਮਿਲ ਜਾਂਦੇ ਆ ਬੰਦੇ ਕੰਮ ਵਧਾਈ ਜਾਂਦੇ ਆ ਸਾਡਾ ਵੀ ਕੰਮ ਵਧੀਆ ਚੱਲ ਰਿਹਾ ਚੱਲ ਰਿਹਾ ਵਾ ਅਲਮਾਰੀਆਂ ਬਣਾਉਂਦੇ ਹਾਂ ਲੋਹੇ ਦੀਆਂ ਮਾਲ ਲਾਗੇ-ਲਾਗੇ, ਸਾਗੇ-ਸਾਗੇ ਸਾਰਾ ਮਤਲਬ ਸਾਡੇ ਕੋਲ ਲੋਕੀ wholesale ਤੇ ਮਾਲ ਹੈ wholesale ਤੇ ਅਸੀਂ ਮਾੜਾ ਜਿਹਾ ਮਾਲ ਦਿਨੇ ਹਾਂ ਬਾਜ਼ਾਰ ਨਾਲੋਂ ਅਸੀਂ ਪੰਦਰਾਂ ਸੌ ਰੁਪਇਆ ਅਲਮਾਰੀ ਦਾ ਘੱਟ ਲੈਂਦੇ ਹਾਂ। ਗਾਹਕ ਸਾਡੇ ਕੋਲ ਸਿੱਧੇ ਆਉਣ ਦੁਕਾਨਾਂ ਤੇ ਨਾ ਜਾਣ ਫਿਰ ਵੀ ਦੁਕਾਨਦਾਰ ਵੀ ਸਾਡੇ ਤੋਂ ਮਾਲ ਲੈਂਦੇ ਹੈ ਮਾਲ ਲੈ ਲੂ ਕੇ ਸਾਡੇ ਨਾਲ ਵਧੀਆ dealing ਕਰਦੇ ਹੈ ਚਲੋ ਬਾਕੀ